ਬੰਦ ਕਰਨ ਤੋਂ ਬਾਅਦ ਉਹਨਾ ਨੂੰ ਉਤਾਰ ਲਵੋ ਗੱਟੇ ਕੱਢਲੋ

ਪਾਣੀ ਹਾਂ ਜਿਹੜਾ ਪਾਣੀ ਹੈਗਾ boil ਵਾਲਾ ਉਹ ਅਲੱਗ ਪਤੀਲੀ ਚ ਪਇਆ ਰਵੇ

ਆਪਾ ਹਾਂਜੀ ਹਾਂ ਇਹਦੇ ਵਿੱਚ ਇੱਕ notice ਰੱਖਣਾ ਹੈਗਾ ਕਿ ਹੁਣ ਮੇਰੇ ਕੋਲ ਪਹਿਲਾਂ ਵੀ ਕਈਆ ਨੇ ਪੁੱਛੀ ਹੈਗੀ ਹੈ ਇਸ recipe ਬਾਰੇ ਪੁੱਛਿਆ ਸੀ ਉਹਨਾ ਨੇ

ਉਹ ਕਹਿੰਦੇ ਵੀ ਸਾਡੇ proper ਜਿਵੇਂ ਵੀ ਤੁਹਾਡੇ ਵਾਲੀ ਬਣਦੀ ਹੈਗੀ ਹੈ ਓਦਾਂ ਬਣੀ ਨਹੀਂ ਹੈਗੀ ਕਿਉਂਕਿ ਉਹਨਾ ਨੇ ਨਾ ਜਿਹੜਾ ਆਟਾ ਗੁੰਨਿਆ ਸੀ ਜਿਹੜਾ ਵੇਸਣ ਗੁੰਨਿਆ ਸੀ ਨਾ ਉਹਨਾ same ਜਿਵੇਂ ਆਪਾਂ ਰੋਟੀ ਵਾਲਾ ਆਟਾ ਗੁੰਨਦੇ ਹਾਂ ਨਾ ਉੱਦਾਂ ਹੀ ਗੁੰਨ ਤਾਂ ਸੀ ਇੱਕ ਉਹ ਮਲਾਈ ਪਾਣੀ ਭੁੱਲ ਗਏ ਵਿੱਚ

ਹਾਂਜੀ ਉੱਦਾਂ ਹੀ ਰੱਖਣਾ ਹੈਗਾ ਆਪਾਂ ਫ਼ੇਰ ਪਿਆਜ ਤੇ ਟਮਾਟਰ ਦਾ ਜਿਵੇਂ ਆਪਾਂ ਤੜਕਾ ਲਗਾਦੇ ਹਾਂ ਸਬਜ਼ੀ ਨੂੰ

ਤੜਕਾ ਲਗਾਕੇ ਉਸ ਤੋਂ ਬਾਅਦ ਜਿਹੜਾ ਪਾਣੀ ਹੈਗਾ ਨਾ ਉੱਬਲਿਆ ਹੋਇਆ ਪਾਣੀ ਜਿਹੜਾ ਆਪਾਂ ਰੱਖਿਆ ਹੋਇਆ side ਤੇ

ਤੜਕੇ ਦੇ ਵਿੱਚ ਪਇਆ ਉਹਨੂੰ ਪੰਜ ਸੱਤ ਉਬਾਲੇ ਆਣ ਦੋ

ਉਸ ਤੋਂ ਬਾਅਦ ਫ਼ਿਰ ਆਪਾਂ end ਦੇ ਵਿੱਚ ਜਿਵੇਂ ਆਪਾਂ ਹਰੇਕ ਸਬਜ਼ੀ ਦੇ ਵਿੱਚ decoration ਕਰਦੇ ਹਾਂ ਧਨੀਆ ਵਗੈਰਾ ਦੀ ਹਨਾ

ਧਨੀਏ ਦੀ decoration ਕਰਦੋ ਉੱਪਰ ਹਰਾ ਧਨੀਆ ਪਾ ਦੋ

ਮੈਂ ਇੱਕ ਹੋਰ ਕੜੀ ਬਾਰੇ ਸੁਣਿਆ ਸੀਗਾ ਕਿ

ਉਹ ਮੱਛੀ ਵਾਲੀ ਕੜੀ ਕਹਿੰਦੇ ਨੇ ਜੀ ਉਹਨੂੰ

ਅੱਛਾ ਮੱਛੀ ਕੜੀ ਕਹਿੰਦੇ ਹੈ

ਨਹੀਂ ਨਹੀਂ ਪਹਿਲਾਂ ਪਾਣੀ ਨੂੰ ਚੰਗੀ ਤਰ੍ਹਾਂ boil ਹੋਣ ਦੋ ਕਿਉਂਕਿ ਜਿਹੜਾ ਪੁੜਾ ਬਣਿਆ ਹੈ already ਨਰਮ ਹੈ ਉਹ

ਉਹ ਪਾਣੀ ਦੇ ਨਾਲ ਹੀ boil ਕਰੀ ਜਾਵਾਂਗੇ ਜਿਆਦਾ ਦੇਰ ਜਿਆਦਾ ਸਮਾਂ

ਕੀ ਹੋਉਗਾ ਬੇਟੇ ਉਹ ਜਿਆਦਾ ਘੁੱਲ ਜੁਗੇ ਵਿੱਚ ਉਹ pieces ਨਜ਼ਰ ਨਹੀਂ ਆਉਣੇ ਜਿਹੜੇ pieces ਤੁਸੀਂ ਕੱਟੇ ਹੈ ਨਾ ਜਿਵੇਂ ਹੁਣ ਤੁਸੀਂ

ਨਹੀਂ ਬਣਦੀ ਹੈਗੀ ਇਹ ਇਹਨੂੰ ਮੱਛੀ ਵਾਲੀ ਕੜੀ ਕਹਿੰਦੇ ਨੇ

ਤੁਹਾਡਾ ਬਣਾਉਣ ਦਾ ਤਰੀਕਾ ਬਿਲਕੁਲ ਸਹੀ ਹੈ but ਇੰਨਾ ਕ ਹੈਗਾ ਕੀ ਜਿਹੜੇ ਉਹ pieces ਕੱਟੇ ਪਏ ਨੇ ਪਹਿਲਾਂ ਪਾਣੀ ਨੂੰ ਚੰਗੀ ਤਰ੍ਹਾਂ ਰਿੱਝ ਜਾਣ ਦੋ boil ਹੋ

ਉਹ ਆਪਾਂ ਬਾਅਦ ਪਾਣੇ ਹੈ ਜਿਹੜੇ pieces ਕੱਟੇ ਪਏ ਨੇ ਉਹ ਵੀ

as a tis ਇੱਦਾਂ ਹੀ ਬਣ ਜਾਂਦੀ ਹੈ ਇਹਦੇ ਵਿੱਚ ਇੱਕ ਯਾਦ ਰੱਖਿਓ ਕੀ ਜਿਹੜਾ ਸੁੱਕਾ ਲੱਸਣ ਹੈਗਾ

white ਵਾਲਾ white ਲੱਸਣ ਹੁੰਦਾ ਜਿਹੜਾ ਉਹ ਇਹਦੇ ਵਿੱਚ

ਲੱਸਣ ਦੀਆਂ ਭੁੰਖਾਂ ਹੁੰਦੀਆਂ ਨੇ ਉਹ ਵੀ ਕੜੀ ਵਿੱਚ ਪੈਂਦੀਆਂ ਦੁੱਜੇ ਵਿੱਚ ਨਹੀਂ ਪੈਂਦੀਆਂ ਨੇ okay ਤੇ ਇੱਕ

black or white ਚਣੇਆਂ ਦੀ ਸਿਰਫ਼ ਸਬਜ਼ੀ ਬਣਦੀ ਹੈ ਜਾਂ ਕੁੱਝ ਹ਼ੋਰ ਵੀ ਬਣ ਬਣਾ ਸਕਦੇ

ਇਹਦਾ ਵੀ ਬਹੁਤ ਕੁੱਝ ਬਣਦਾ ਹੈਗਾ ਜਿਵੇਂ ਅੱਜਕਲ

ਜਿਹੜੇ ਨੇ ਆਪਾਂ ਨੂੰ ਕਹਿ ਦਿੰਦੇ ਨੇ ਤੁਸੀਂ diet ਕਰੋ ਹਨਾ ਤਾਂ ਉਹਦੇ

ਚਣਿਆਂ ਨੂੰ ਰਾਤ ਨੂੰ ਆਪਾਂ ਭਿਓ ਦਿੰਨੇ ਹਾਂ ਪਾਣੀ ਦੇ ਵਿੱਚ

ਤੁਸੀਂ ਮੈਨੂੰ ਚਾਰਟ ਬਾਰੇ ਦੱਸ ਰਿਹੇ ਹੋ ਕਿ ਚਾਰਟ

ਹਾਂਜੀ ਹਾਂ ਬਿਲਕੁਲ ਚਣਿਆ ਨੂੰ

ਹਮੇਸ਼ਾ ਭਿਓ ਕੇ ਚਾਹੇ ਉਹ white ਚਣੇ ਬਣਾ ਰਹੇ ਹੋ ਚਾਹੇ

ਹਾਂਜੀ ਉਹਨਾ ਨੂੰ ਜਿੱਦਾਂ ਆਪਾ as tics ਜਿਵੇਂ ਸਬਜ਼ੀ ਬਣਾਉਣ ਦੇ ਲਈ boil ਕਰਦੇ ਹਾਂ ਉਹਨੂੰ ਆਪਾਂ ਕਰ ਲੈਣਾ ਹੈ

ਕਰਨ ਤੋਂ ਬਾਅਦ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਚਨਾ ਚਾਰਟ ਬਾਰੇ

ਜਿਹੜੇ ਆਪਾਂ ਇਹ ਚਨੇ boil ਕੀਤੇ ਗਏ ਨੇ ਉਹਨਾ ਨੂੰ ਆਪਾਂ ਢੋਗੇ ਦੇ ਵਿੱਚ ਅਲੱਗ ਕੱਢ ਲੈਣਾ ਹੈਗਾ ਪਾਣੀ ਤੋਂ ਬਹਾਰ

ਜਿਵੇਂ ਹੀ ਉਹਨਾ ਨੂੰ ਪਾਣੀ ਤੋਂ ਬਹਾਰ ਕੱਢਿਆ ਤਾਂ ਉਹ ਥੋੜੇ ਜੇ ਠੰਡੇ ਹੋ ਜਾਣ ਦੋ ਹਲਕੇ ਹਲਕੇ ਜੇ ਉਹਦੇ ਲਈ ਇੱਕ ਮਸਾਲਾ ਤਿਆਰ ਕਰ ਲੈਣਾ ਜਿਸ ਤਰ੍ਹਾਂ ਕਿ ਪਿਆਜ਼ ਟਮਾਟਰ ਉਹਨਾ ਨੂੰ ਕੱਟ

ਹਾਂਜੀ ਪਿਆਜ਼ ਤੇ ਟਮਾਟਰ ਤੇ ਬਰੀਕ ਬਰੀਕ ਜਿਹੀ ਹਰੀ ਮਿਰਚ ਤੁਸੀਂ ਸੁਆਦ ਅਨੁਸਾਰ ਕੱਟ ਸਕਦੇ ਹੋ ਵਿੱਚ ਅਗਰ ਤੁਸੀਂ

ਤੇ ਤਾਂ ਕੋਈ ਜਰੂਰੀ ਨਹੀਂ ਕੀ ਆਪਾਂ ਪਾਣੀ ਹੈਗੀ ਹੈ ਉਹ

ਹਾਂਜੀ ਉਹ ਵੀ ਦੱਸ ਰਹੀ ਹਾਂ ਉਹਦੇ ਵਿੱਚ ਆਪਣੇ ਸੁਆਦ ਦੇ ਅਨੁਸਾਰ ਨਮਕ ਤੇ ਲਾਲ chili ਪਾ ਦੇਣੀ ਹੈਗੀ ਹੈ

ਨਮਕ ਉਹਦੇ ਵਿੱਚ ਪਾਉਣਾ ਜਾਂ ਅਸੀਂ ਚਣੇਆਂ ਦੇ

material material ਦੇ ਵਿੱਚ ਇੱਕਲਾ mix ਕਰਲੋ ਨਮਕ or red

ਉਹਦੇ ਵਿੱਚ ਹੋ ਸਕੇ ਤਾਂ ਜਿਹੜਾ ਆਪਾਂ ਜ਼ੀਰਾ ਭੁੰਨ ਕੇ ਨਹੀਂ ਰੱਖਦੇ ਆਪਾਂ ਤਵੇ ਤੇ

taste ਵਧੀਆ ਰਹਿੰਦਾ ਇਹਦਾ ਤਾਂ ਉਹਦੇ ਵਿੱਚ

ਪਾ ਲਿਆ ਤੇ ਜਿਹੜੇ ਚਨੇ ਆਪਾਂ boil ਕੀਤੇ ਨੇ ਕੱਢੇ ਹੈਗੇ ਹਾ ਉਹਨਾ ਚਨਿਆਂ ਨੂੰ

ਵਿੱਚ mix ਕਰ ਦੇਣਾ ਹੈਗਾ ਤੇ ਸੁਆਦ ਦੇ ਅਨੁਸਾਰ ਉਹਦੇ ਵਿੱਚ ਇੱਕ ਨਿੰਬੂ ਨਿਚੋੜ ਦਿਓ

ਜਾਂ black ਦੋਨਾ ਚਨਿਆ ਦਾ ਬਣਾ ਸਕਦੇ ਹਾਂ

same ਪੈਣਾ ਹੈ boil ਦੋਨਾਂ ਨੂੰ same ਇੱਕ ਦਿੰਨ ਪਹਿਲਾ ਭਿਓ ਕੇ ਰੱਖਣਾ

ਇੱਕ ਤਾ ਚਨਾ ਚਾਰਟ ਹੋ ਗਿਆ ਤੇ ਇੱਕ ਚਨਿਆ ਦੀ

ਵੀ ਕੁੱਝ ਹੈ ਜੋ ਅਸੀਂ ਚਨਿਆ ਦਾ ਬਣਾ ਸਕਦੇ ਹਾਂ ਮੈਂ ਤੁਹਾਨੂੰ ਪੁੱਛਦੀ ਹਾਂ ਹਾਂਜੀ ਹਾਂ ਬਿਲਕੁਲ ਤੁਸੀਂ ਚਨਿਆ ਦੀ ਸਬਜ਼ੀ ਕਿਵੇਂ ਬਣਾਦੇ ਹੋ ਜਿਹੜੀ ਚਨੇ ਦੀ ਸਬਜ਼ੀ ਬਣਾਦੇ ਹੋ ਥੋੜਾ